ਲੱਗਦੇ ਹੱਥ ਨਵੇ ਪਿਛੇ ਕੁਛ ਅੜੇਸ ਤਾਂ ਵੀ ਵਿਚ ਲੱਤ ਅੜਾਉਣ ਨੂੰ ਜੀ ਕਰ ਆਇਆ। ਦੇਖੋ ਸਰਦਾਰ ਸਾਹਿਬ ਨਾ ਜੱਗਾ ਇਸ ਵਿਚ ਆਉਦਾ ਹੈ ਨਾ ਆਉਦਾ ਏ ਜੱਗਾ ਤਾ ਪੰਜਾਬ ਏ, ਜੱਗਾ ਤਾ ਮਸ਼ਹੂਰ ਕਿਰਦਾਰ ਉਹ ਜੋ ਇਹ ਹੋਇਆ ਇਹ ਕਿਸ਼ਤਾ ਨੇ ਪੰਜਾਬ ਦੇ ਮਹਾਨ ਗਾਇਕ ਅਲੀ ਸੋਫਤ ਅਲੀ ਨੇ ਗਾਏ ਸਨ। ਜਿਓਂ ਜਿਓਂ ਗੱਡੀ ਚਲਦੀ ਗਈ ਮੇਰਾ ਜੀ ਸਭ ਵਿਚ ਧੱਕ ਧੱਕ ਧੱਕ ਦੇਸ਼ ਗਏ। ਅਜੀਬ ਕਿਸ਼ਤ ਅਜੀਬ ਕਿਸਮ ਦੇ ਚਿਹਨ ਗਾਉਣ ਜੇ ਸਭ ਵਿਚੋਂ ਨਿਕਲਦੀਆਂ ਮਸ਼ਹੂਰ ਹੋ ਰਹੀਆ ਸਨ। ਅਸੀਂ ਛੋਟੇ ਉਮਰੇ ਗਰਮੀਆਂ ਦੀਆ ਛੁੱਟੀਆਂ ਵਿਚ ਮਾਲ ਵਿਚ ਚਲਦੇ ਜੱਗਾ ਗਾਉਂਦੇ ਹੁੰਦੇ ਸਨ ਸਾਂ, ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਕ ਟੱਕ ਪਵੇ ਹਜੇ ਵੀ ਸਾਡੇ ਨਾਲੋ ਕਿਤੇ ਵੱਧ ਹਰਮਨ ਪਿਆਰਾ ਬਣਿਆ ਮੰਨਿਆ ਵੀ ਹੁੰਦਾ ਹੈ। ਬੜੇ ਲੋਕਾਂ ਤੋਂ ਇਧਰਲੇ ਤੇ ਉਧਰਲੇ ਪੰਜਾਬ ਵਿਚ ਜੱਗੇ ਦਾ ਦੇ ਪਿੰਡ ਅਤੇ ਪਤੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਪਰ ਕੋਈ ਉਂਗ ਸੁੰਗ ਨਾ ਮਿਲੀ । ਮੈਨੂੰ ਜੱਗੇ ਦੀ ਜਵਾਨੀ ਜਾਨਣ ਦੀ ਇਕ ਤਲਬ ਜਿਹੀ ਲੱਗ ਗਈ। ਕਿਸੇ ਸੱਜਣ ਨੇ ਦੱਸਿਆ ਕਰਨਾਲ ਤੋਂ ਕੁਝ ਕਿਲੋਮੀਟਰ ਪਹਿਲਾਂ ਨਹਿਰ

ਪਤਾ ਕਰਨ ਤੇ ਇਹ ਸੱਚ ਨਾ ਨਿਕਲਿਆ। ਫਿਰ ਮੌਕੇ ਤੋਂ ਦਾ ਲਿਖਾਇਆ ਕਿ ਜੱਗੇ ਦੇ ਮਾਰਨ ਦਾ ਜਿਕਰ ਆਉਂਦਾ ਹੈ। ਜੱਗੇ ਮਾਰਿਆ ਲਾਇਲਪੁਰ ਤੱਕ ਤਲਵਾਰਾਂ ਖੜਕ ਗਈਆ ਇਸ ਦਾ ਮਤਲਬ ਜੱਗਾ ਪੰਜਾਬ ਦੇ ਉਸ ਪਾਸੇ ਪੈਦਾ ਹੋਇਆ ਜਿਸ ਘਟਨਾ ਨੂੰ ਆਧਾਰ ਮੰਨ ਕੇ ਪੜਤਾਲ ਕਰਤੀ ਕਰਨੀ ਸ਼ੁਰੂ ਕੀਤੀ। ਕੁਝ ਅਰਸਾ ਪਹਿਲਾਂ ਅਚਾਨਕ ਮੇਰੀ ਮੁਲਾਕਾਤ ਜਥੇਦਾਰ ਹਰੀ ਸਿੰਘ ਵਿਰਕ ਨਾਲ ਹੋਈ। ਜਥੇਦਾਰ ਸਾਹਿਬ ਨੇ ਮੈਨੂੰ ਜੱਗੇ ਦਾ ਪੂਰਾ ਹੋਰਾ ਲੱਭ ਕੇ ਦਿੱਤਾ। ਜਨਮ ਤੇ ਨੇੜੇ ਪਿੰਡ ਬੁਰਜ ਅਰਨ ਵਿਚ ਬਾਲਾ ਤਹਿਸੀਲ ਚੋਨੀਆ ਜਿਲਾ ਕਸੂਰ ਵਿਚ ਹੋਇਆ। ਜੱਗੇ ਦੇ ਬਾਪੂ ਸਰਦਾਰ ਮੱਕੜ ਸਿੰਘ ਦਾ ਸਾਇਆ ਜੱਗੇ ਦੇ ਸਿਰੋਂ ਬਚਪਨ ਵਿਚ ਹੀ ਉਠ ਗਿਆ ਸੀ ਤੇ ਉਸ ਦਾ ਪਾਲਣ ਪੋਸ਼ਣ ਜੱਗੇ ਦੇ ਚਾਚੇ ਜਿਰੋਪ ਸਿੰਘ ਤੇ ਜੱਗੇ ਦੀ ਮਾਂ ਪਰਾਗਣ ਦੀ ਦੇਖ ਰੇਖ ਵਿਚ ਹੋਇਆ। ਕਈਆਂ ਨੂੰ ਜੱਗਾ ਬਹੁਤ ਪਿਆਰਾ ਸੀ ਜਦੋਂ ਜੱਗਾ ਹੋਇਆ

ਕਰਨ ਦਿੰਦਾ ਸੀ ਤੇ ਜੱਗਾ ਕਿਲੋਮੀਟਰ ਤੋਂ ਪੈਦਲ ਸੀ। ਦਿਨ ਇਕ ਚਾਰ ਦਸ ਤਰੀਕੇ ਤੇ ਚਾਚੇ ਬਚਿੱਤਰ ਸਿੰਘ ਦੇ ਖੇਤ ਵਿਚੋ ਸਾਰੇ ਦੋਸਤਾਂ ਲਈ ਗੰਨਿਆ ਦੀ ਪੁੱਟ ਲਾਇਆ। ਬਚਿੱਤਰ ਸਿੰਘ ਨੇ ਜੱਗੇ ਦੋ ਥੱਪੜ ਉਕਰ ਦਿੱਤਾ। ਜੱਗੇ ਨੇ ਰਾਤੀ ਬਚਿੱਤਰ ਸਿੰਘ ਦੇ ਖੂਹ ਦਾ gate ਟੋਟੇ ਟੋਟੇ ਕਰਕੇ ਖੂਹ ਵਿਚ ਸੁੱਟ ਦਿੱਚਾ। ਜਦੋਂ ਬਚਿੱਤਰ ਸਿੰਘ ਨੇ ਥਾਣੇ ਜਾਣ ਦੀ ਗੱਲ ਕਹੀ ਤਾਂ ਵਾਲਿਆਂ ਨੇ ਕਿਹਾ ਤੈਨੂੰ ਇਸ ਥਾਣਾ ਸਿੰਘ ਰੱਖਣ ਬਾਰੇ ਕਿਸ ਕਿਹਾ ਸੀ। ਪਿੰਡ ਬੁਰਜ ਰਨਵੋਰ ਸਿੰਘ ਵਿਚ ਉਹ ਬਹੁਤ ਹੀ ਕਰਮ ਸਨਮਾਨ ਹਥੇਲੀਆਂ ਤੇ ਸਨ। ਸਿਰਫ ਪੰਜ ਜੱਟ ਸਿੱਖਾਂ ਦੇ ਸਨ। ਇਨ੍ਹਾਂ ਦਾ ਗੋਤ ਸੀਤੂ ਸੀ। ਤਮਾਮ ਫਿਰਕਿਆਂ ਦੇ ਲੋਕ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਹਨ। ਜੱਗੇ ਦੇ ਜੱਗੇ ਨਾਲ ਮਾਰਦੇ ਦਮ ਤਕ ਰੂਹ ਦੀ ਨਿਬਾਈ । ਜੱਗੇ ਦਾ ਵਿਆਹ ਤਲਵੰਡੀ ਪਿੰਡ ਦੀ ਇੱਤਰ ਕੌਰ ਨਾਲ ਦੀ ਕੁੜੀ ਨਾਲ ਹੋਇਆ। ਤੇ ਓਹਨਾ ਦੇ ਘਰ ਇਕ ਕੁੜੀ ਇਕ ਪੈਦਾ ਹੋਈ, ਜਿਸਦਾ ਨਾਂ ਖਬੋ ਰੱਖਿਆ ਗਿਆ ਅਤੇ ਕਲ ਖਬੋ ਲੰਮੀ

ਕਰ ਕੇ ਜਾਂਦਾ ਸੀ । ਇਸ ਵਿਚ ਕੁਛ ਹੋਵੇ ਆ ਥੋੜੀ ਬਹੁੱਤ ਜਿਆਦਾ ਤਾ ਨਾ ਹੋਵੇ । ਸਰਕਾਰ ਦੀ ਪਹਿਲੀ ਇਕਾਈ ਚੋਣ ਇਲਾਕੇ ਵਿਚ ਤੇ ਇਜਤ ਰੱਖਦੀ ਹੁੰਦੀ ਸੀ। ਉਸ ਦੀ ਆਮ ਮੈਂਬਰ ਪਿੰਡ ਦਾ ਪਟਵਾਰੀ, ਲੰਬੜਦਾਰ, ਇਲਾਕੇ ਦਾ ਠਾਣੇਦਾਰ ਤੇ ਸਫੈਦਪੋਸ਼ ਹੁੰਦੇ ਸਨ। ਹਰ ਵਿਅਕਤੀ ਨੂੰ ਇਨ੍ਹਾਂ ਅੱਗੇ ਸਿਰ ਝੁਕਾਉਣ ਪੈਂਦਾ ਸੀ ਤੇ ਜੱਗੇ ਨੂੰ ਇਹ ਮੰਜੂਰ ਨਹੀਂ ਸੀ ਜੱਗੇ ਦਾ ਕਦ ਬਿਆਨਾ, ਕਣਕ ਭਰਨਾ ਤਰੀਕੇ ਬਦਲਵਾਨਾ, ਦਫਾ ਦੋਹਰੇ ਚਿੱਲੇ ਵਾਲੀਆਂ ਮੁੱਛਾਂ ਤੇ ਸੋਹਣਾ ਸੀ । ਕਾਫ਼ੀ ਡਰੇ। ਪਟਵਾਰੀ ਕੋਲੋ ਜਮੀਨ ਦੀਆਂ ਫਰਦਾ ਲੈਣ ਗਿਆ ਨਾ ਪਟਵਾਰੀ ਨੂੰ ਸਾਹਿਬ ਸਲਾਮ, ਨਾ ਕੋਈ ਫੀਸ ਇਸ ਤਰ੍ਹਾਂ ਦੇਣਾ ਤੇ ਪਟਵਾਰੀ ਦੀ ਸੀ। ਆਖਿਰ ਗੱਲ ਤੂੰ ਤੂੰ ਮੈਂ ਮੈਂ ਤੇ ਆ ਗਈ । ਜੱਗੇ ਨੇ ਪਟਵਾਰੀ ਨੂੰ ਢਾਹ ਕੇ ਕੁੱਟਿਆ। ਪਟਵਾਰੀ ਨੂੰ ਫਰਦਾਂ ਵੀ ਦੇਣੀਆ ਪਈਆ ਤੇ ਮਿੰਨਤਾਂ ਕਰਕੇ ਖਹਿੜਾ ਛੁਡਾਉਣਾ ਪਿਆ। ਇਕ ਟੱਪੇ ਵਿਚ ਜਿਕਰ ਆਉਦਾ ਹੈ ਕੱਚੇ ਪੁੱਲਾਂ ਤੇ ਲੜਾਈਆਂ ਹੋਈਆਂ ਪਿੰਡ ਮੁੜ ਕੇ ਪਿੱਛੇ ਕੱਚੇ ਪੁੱਲ

ਮਹਾਰਾਜਾ ਰਣਜੀਤ ਸਿੰਘ ਦੇ ਸਹੁਰੇ ਪਰਿਵਾਰ ਨਾਲ ਤਾਲੁਕ ਰੱਖਦੇ ਸਨ । ਇਹ ਦੀ ਮਰਜੀ ਤੋਂ ਦੇ ਨਾਲ ਕੋਈ ਕੱਚੇ ਪੁੱਲਾਂ ਤੋਂ ਗਏ ਨਹੀਂ ਸੰ ਸਕਦਾ । ਫਿਰ ਉਹ ਜੱਗਾ ਘੋੜੇ ਤੇ ਚੜ ਕੇ ਓਹਨਾ ਵਿੱਚੋ ਇਕ ਨੇ ਘੋੜੇ ਦੇ ਪਿੱਠ ਤੇ ਡਾਂਗ ਮਾਰੀ। ਮਾਰ ਕੇ ਘੋੜੇ ਨੂੰ ਉਸ ਨੇ ਧਕੇ ਨਾਲ ਜਮੀਨ ਤੇ ਸੁੱਟ ਲਿਆ ।

ਫਿਰ ਉਸ ਤੋਂ ਬਾਅਦ ਲੋਕੀ ਛੱਡ ਕੇ ਲਾਹੌਰ ਰਹਿਣ ਲੱਗ ਪਏ। ਇਲਾਕਾ ਵਿਚ ਜੱਗਾ ਦੇ ਚੜਤ ਨੂੰ ਜੈਲਦਾਰ ਨੂੰ ਕੱਟੇ ਵਾਂਗ ਉਹ ਚੁਭਣ ਲਗ ਪਈ।

ਹਮ ਹਾਂਜੀ ਕੀ ਕਰਦੇ ਹੈ? hello ਮੈਂ ਕਿੱਥੇ ਹੈ ਮੈਂ ਫੋਨ ਕਰਨ ਡਯਾ ਵਾ? ਮੈਂ ਬੈਠੀ ਇੱਕ ਨੁੱਕੜ ਤੇ ਲੱਗ ਕੇ ਮੀਂਹ ਪੈਣ ਡਯਾ। ਇੱਥੇ ਹੀ ਆਉਣ ਡਯਾ ਜਿੱਥੇ ਮੈਂ ਬੈਠਾ।

ਹੈ ਨਹੀਂ ਇੱਥੇ ਕੋਈ ਬਹਿਣ ਨੂੰ ਕੰਧ ਕੰਧੁ।

ਬਹੁਤ ਠੰਡ ਜੀ ਲੱਗਣ ਹੈ। ਹਾਂ ਬਸ ਕੋਈ ਨਹੀਂ ਬਸ ਟੈਨਸ਼ਨ ਨਾ ਛੱਡੀ।

ਹੋਰ ਫ਼ੇਰ। ਬਸ ਠੀਕ ਠਾਕ ਹਾਂ ਨਿਆਣੇ ਕਿ ਕਰਨ ਡਏ? ਨਿਆਣੇ

ਹਮ ਹਮ ਤੇ ਵੈਸੇ ਕਿੰਨਾ ਬਣਿਆ ਸੀ ਉਹ। ਟੀਨ ਬਣਿਆ ਵਾ ਤਿਹ ਕਿਲੋ ਸੰਤ ਸੋ ਗ੍ਰਾਮ।

ਤੇ ਢਾਈ।

ਦੀ ਸੀ ਜਾਂਯਾ ਘਟਾਇਆ।

ਘਟਾਇਆ ਵਾ ਦੋ ਕਿਲੋ ਆਟਾ। ਚਾਲੀ ਰੁਪਏ ਦਾ।

ਜੇ ਕਾਟੇ ਨਾ ਕਾਰਡ। ਹਾਂ ਪੰਜਾਹ ਰੁਪਏ ਕਹਿ ਕੇ ਸੋ ਦਾ ਕੱਟ ਲੈਂਦੇ ਹੈ।

ਇਹਨਾਂ ਨੂੰ ਵੀ ਡਰ ਹੈ ਨਹੀਂ ਚੱਕਿਆ ਵਾਲੇ ਰੱਬ ਦਾ। ਡਰ ਹੀ ਹੈ ਨਹੀਂ ਹਨ ਨੂੰ। ਥੋੜੀ ਬਹੁਤੀ ਬੰਦਾ ਲਾਵੇ ਉੱਚੀ ਬੋਲੋ ਨਾ ਥੋੜੀ।

ਮੈਂ ਨਾ ਫ਼ੋਨ ਵਿੱਚ ਉੱਚੀ ਬੋਲੋ ਥੋੜਾ। ਆਹੋ ਬੋਲਣ ਡਯਾ ਹਾਂ। ਆਹੋ ਹੋਰ ਫੇਰ। ਬਸ ਠੀਕ ਠਾਕ ਹੈ ਤੇ ਉਹ ਨਿਆਣੇ ਸਕੂਲੇ ਜਾਂਦੇ ਛੁੱਟੀਆਂ ਪੈ ਗਈਆਂ ਹੋਣੀਆਂ ਅੱਜ।

ਆਹੋ ਮਹੀਨੇ ਦੀ। ਅੱਛਾ।

ਉਹ ਹਲਦੀ ਦੇ ਕੇ ਨਹੀਂ ਗਏ ਬਿੱਟੂ ਹੋਣੀ।

ਹਲਦੀ ਤੁਸੀਂ ਦੇ ਕੇ ਨਹੀਂ ਗਏ ਨਾ ਮੈਂ ਜਾਣਾ ਫ਼ੇਰ ਮੈਂ ਲਿਆਉਣ ਹਲਦੀ ਉਹਨਾਂ ਕੋਲ ਪਿਸੀ।

ਤੇ ਹਲਦੀ ਅੱਜੇ ਪਹਿਲੀ ਦਿੱਤੀ ਨਹੀਂ ਮੈਨੂੰ ਇਹਨਾਂ।

ਕਰਨਾ ਗੱਲ ਜਾਕੇ ਉਹਨਾਂ ਦੇ ਨਾਲ। ਅੱਛਾ ਚੱਲ ਕੋਈ ਗੱਲ ਨਹੀਂ ਜੇ ਸ਼ਾਮੀ ਦੇ ਗਏ ਤਾਂ ਠੀਕ ਹੈ ਜੇ ਨਾ ਦੇਵੇ ਤਾਂ ਨਾ ਸਹੀ। ਆਹੋ ਦੱਸੋ ਗਾ।

ਜਾ ਹਲਦੀ ਤਾਂ ਦੇਦੇ ਸਵਾਦ ਵਾਖਾ ਕਿੱਦਾਂ ਦੀ ਹੈ। ਆ ਸਵਾਦ ਹੁਣ ਤੈਨੂੰ ।

ਹਾਂ ਤੇ ਹੋਰ ਇਹ ਜਦੋਂ ਚੀਜ਼ ਰੱਖਣ ਓਦੋ ਹੀ ਬੰਦਾ ਲੈ ਆਵੇ। ਉਦੋਂ ਜਦੋਂ ਮੈਨੂੰ ਕਹਿੰਦਾ ਪੀਣ ਵਾਲੀ ਲਿਆਣੀ ਚਾਹੀਦੀ ਸੀ।

ਜਾਣਕੇ ਮਿਹਨਤ ਕਰ ਲੈਂਦੇ ਹਾਂ ਹੁਣ। ਮਿਹਨਤ ਕਹਿ ਦੀ ਯਾਰ ਜਿਸ ਤਰਾਂ ਇਹਨੇ ਕੀਤੀ ਹੈ ਕੱਲ ਅਸੀਂ ਵੀ ਉਹਦਾ।

ਇਹ ਉਂਝ ਹੀ ਬੜੀ ਬਾਹਰ ਦੀਆਂ ਗੱਲਾਂ ਨੇ।

ਆਹੋ ਨਹੀਂ ਜੀ ਪਿਸੀ ਨਹੀਂ ਅੱਜੇ।

ਉਹ ਆਉਂਣ ਡਯਾ ਅੱਜੇ ਸੋਤੀ ਨਹੀਂ। ਹਾਂ ਹੁਣ ਜਿੰਨੀਆਂ ਧੁੱਪਾਂ ਪਇਆ ਇਨ੍ਹਾਂ ਨੂੰ ਤਾ ਬੰਦੇ ਸੁੱਕ ਜਾਂਦੇ ਹੈ ਤੁਹਾਡੀ ਹਲਦੀ ਨਹੀਂ ਸੁੱਕੀ।

ਚੱਲ ਕੋਈ ਨਹੀਂ ਨਾਂ ਦੇਣਗੇ ਤਾਂ ਨਾਂ ਸਹੀ। ਚੱਲੋ ਕੋਈ ਨਹੀਂ ਅਸੀਂ ਤੇ ਵਰਤੀ ਜਾਣ ਡਇ ਏ ਤੁਸੀ ਨਹੀਂ ਵਰਤਣੀ।

ਹਮ ਹੋਰ ਫੇਰ। ਤੇ ਉਹ ਉਹਨਾਂ ਦਾ ਫ਼ੋਨ ਆਇਆ ਨਹੀਂ।

ਉੱਥੇ ਸਰਪੰਚ ਦਾ ਮੁੰਡਾ।

ਕੀ ਪਤਾ ਇਹਨਾਂ ਚੁੱਕੀਆ ਕੇ ਨਹੀਂ। ਆਹੋ ਜਿਹਨੂੰ ਪੁੱਛ ਲਿਆਓ। ਆਹੋ ਆਉਣ ਗਏ ਤਾਂ ਪੁੱਛੋਂ ਭਲਾ।

ਚੱਲੋ ਆਪੇ ਜਿਨੂੰ ਲੋੜ ਹੈਗੀ। ਪਰ ਮੀਂਹ ਪੈਣ ਡਯਾ ਵਾ ਕੰਮ ਤੇ ਚੱਲ ਪੈਣਾ ਮੀਹ ਪੈਣ ਡਯਾ ਵਾ। ਆਹੋ ਬੱਦਲ ਜਿਹਾ ਹੁਣ ਡਯਾ ਕਿੰਨੇ ਦਿਨਾਂ ਦੇ।

ਚੱਲੋ ਕੋਈ ਨਾਂ ਆਪੇ ਚੱਲ ਹੀ ਜਾਣਾ ਹੈ। ਆਹੋ ਆਪੇ ਚੱਲ ਪਾਉ ਗਏ। ਜਿਹੜੇ ਕੰਮ ਹੋਣੇ ਹੈ ਹੁਣ ਤਾਂ ਹੁਣ ਚੱਲਣੇ ਨਹੀਂ ਨਾ। ਜਦੋਂ ਝੂਣੇ ਲੱਗ ਨੇ ਹੈ ਤਾ ਸਾਰੇ ਕੰਮ ਹੋਣੇ ਹੈ। ਹਮ

ਹਾਂ ਠੀਕ ਹੈ ਨੀਂਦ ਆਉਣ ਡਾਇ ਹੈ ਮੈਨੂੰ। ਆਹੋ time ਹੋ ਗਿਆ ਕਾਫ਼ੀ।

ਅਸੀਂ ਲੈਟ ਹਾਂ ਸ਼ਾਮੀ ਆ ਜਾਣਾ ਚਾਹੀਦਾ ਸੀ ਤੁਹਾਨੂੰ। ਆਹੋ ਆਏ ਲੇਟ ਹੈ। ਚੱਲੋ ਕੋਈ ਨਹੀਂ ਇੱਕ ਦਿਨ ਲੈ ਲਾ ਗਏ ਫ਼ੇਰ।

ਹਮ ਹਮ ਹੋਰ ਫੇਰ। ਬਸ ਠੀਕ ਠਾਕ ਹੈ ਉਹ ਲਿਆਉਂਦਾ ਚਾਹ ਬਨਾਉਣੀ ਸੀ ਸੱਚ ਕੁੱਟ ਕੇ।

ਸਲੰਡਰ ਖ਼ਤਮ ਹੋਇਆ ਹੈ। ਸਵੇਰੇ ਭਰਾ ਲਾ ਗਏ। ਫ਼ੇਰ ਭਰਾ ਆਊਂਗਾ।

ਕੋਈ ਨਹੀਂ ਜਾ। ਹਾਂ ਕਿਵੇ ਗੱਲਾਂ ਕਰੀ ਤੇ ਉਹ ਇਹਨਾਂ ਨੇ ਗੱਲਾਂ ਗੱਲੋ ਨਹੀਂ ਕੀਤੀਆਂ। ਨੇ। ਆਹੋ ਸਾਰੇ।

ਉਹ ਤੇ ਗਏ ਕਹਿੰਦੇ ਇਹਨਾਂ ਫ਼ਲ ਪਈਆਂ ਸੀ ਤੇ। ਉਹਨੇ ਹੀ ਹਾਂ ਆਪੇ ਬਣ ਜਾਂਦੇ ਹੈ ਫ਼ੇਰ। ਆਹੋ। ਕਹਿੰਦੇ ਗਰਮੀ ਦੇ ਕੋਲ

ਇਹਦਾ ਰੱਖਣੀ ਹੈ। ਨਿੱਕੀ ਦੇ ਨਾਲ ਆਇਆ ਜਿਹੜਾ ਮੇਰਾ ਇਕੱਠੀਆਂ ਫ਼ੋਨ ਤੇ ਲੱਗਿਆ।

ਹੋਰ ਹੋਰ ਫਾੜ ਫਾੜ ਕੇ ਕੰਮ ਨਿਬੇੜਤਾ ਹੁਣ।

ਚੱਲ ਕੋਇ ਗੱਲ ਨਹੀਂ ਆਪੇ ਹੋ ਜਾਏਗੀ। ਮੀਂਹ ਹੋ ਹੀ ਜਾਣਾ। ਗਾਹ ਮੀਂਹ ਦਿਖਾਉਣੀ ਹਾਂ ਮੈਂ। ਬਾਰਿਸ਼ ਪੈਣ ਡਇ ਬੜੀ।

ਉਹ ਸਿਲਾਈ ਮਸ਼ੀਨ ਲਿਆਂਦੀ ਹੈ ਤੇ ਕੱਪੜੇ ਸੀਤੇ ਤੁਸੀ ਕੋਈ ਨਹੀਂ।

ਇਹ ਹੁਣ ਪੁਰਾਣੀ ਹੈ ਤਾਂ ਮੈਂ ਆਪ ਸ਼ਹਿਰ ਦੇਖੋ ਗਈ।